ਦਾ ਵੀ ਭਾਰੀ ਹਿੱਸਾ ਹੈ ਫੈਸ਼ਨ ਸਾਡੀ ਬਾਹਰਲੀ ਸੁੰਦਰਤਾ ਅਤੇ ਨਜ਼ਾਕਤ ਵਿੱਚ, ਵਾਧਾ ਕਰਦੇ ਹਨ ਇਸ ਨਾਲ਼ ਅਸੀਂ ਆਪਣੇ ਵਿੱਚ ਵਿਸ਼ੇਸ਼ਤਾ ਅਤੇ ਨਵੀਨਤਾ ਪੈਦਾ ਕਰਦੇ ਹਾਂ ਪਰ ਫੈਸ਼ਨ ਕੇਵਲ ਸਾਡੇ ਸ਼ਰੀਰਕ ਪਹਿਰਾਵੇ ਜਾ ਸਜਾਵਟ ਤਕ ਹੀਂ ਸੀਮਿਤ ਨਹੀਂ ਸਗੋਂ ਇਹਨਾਂ ਦਾ ਹਮਲਾ ਸਾਡੇ ਡ੍ਰਾਇੰਗ ਰੂਮਾਂ ਤੇ ਹੋਰ ਅੱਗੇ ਤਕ ਹੋਇਆ ਹੋਇਆ ਹੈ ਜਦੋਂ ਕੋਈ ਮਨੁੱਖ ਕਿਸੇ ਫੈਸ਼ਨ ਨੂੰ ਅਪਣਾਉਂਦਾ ਹੈ ਤਾਂ ਉਸਦੇ ਦੋਸਤ ਮਿੱਤਰ, ਗੁਆਡੀ ਯਾ ਉਸਨੂੰ ਦੂਰੋਂ ਨੇੜੇ ਦੇਖਣ ਵਾਲੇ, ਸਭ ਉਹ ਫੈਸ਼ਨ ਨੂੰ ਅਪਣਾ ਲੈਂਦੇ ਹਨ ਤੇ ਇਸ ਤਰਾਂ ਹਰ ਹਰ ਪਰਸ ਇੱਕ ਭੇਡ ਚਾਲ ਜਹੀ ਤੁਰ ਪੈਂਦੀ ਹੈ ਤੇ ਫੈਸ਼ਨ ਦਾ

ਅਰ ਉਹ ਆਪਣੇ ਸੋਹਣੇ ਚੁਸਤ ਤੇ ਪੁਤਲੇ ਹੋਣ ਦਾ ਪ੍ਰਭਾਵ ਪਾਉਣਾ ਚਾਉਂਦੇ ਹਨ ਇਸ ਦਾ ਸਿੱਟਾ ਇਹ ਹੁੰਦਾ ਹੈ, ਪਰ ਆਪਣੀ ਪੜਾਈ ਵੱਲ ਇੰਨਾ ਧਿਆਨ ਨਹੀਂ ਦਿੰਦੇ ਜਿੰਨਾ ਦੇਣਾ ਚਾਹੀਦਾ ਹੈ ਅੱਜ ਕੱਲ ਦੇ ਮੁੰਡੇ ਕੁੜੀਆ, ਇੱਕ ਦੂਜੇ ਧੀਰੇ, ਕੀਮਤੀ ਸੋਹਣੇ ਤੇ ਫੈਸ਼ਨ ਵਿੱਚ ਨਵੇ ਕੱਪੜੇ ਪਾਉਣ ਦਾ ਮੁਕਾਬਲਾ ਕਰਨ ਵਿੱਚ ਲੱਗੇ ਹੋਏ ਰਹਿੰਦੇ ਹਨ ਉਹ ਕਿਸੇ ਰੰਗ ਦੇ ਕੱਪੜੇ ਪਾਉਦੇ ਹਨ ਕੀ ਜੇਕਰ ਉਹ ਸੜਕ ਤੇ ਟਿਕ ਕੇ ਡਿੱਗ ਪੈਣ ਤਾਂ ਉਹ ਆਪਣੇ ਆਪ, ਨੂੰ ਸਭਾਲ ਨਹੀਂ ਸਕਦੇ ਉਹ ਸਰਦੀਆ ਵਿੱਚ ਵੀ ਗਾਗਲ ਲਾਉਦੇ ਹਨ ਤੇ

ਲਿਖਣ ਲਈ ਪੈਨ ਤਾਂ ਨਹੀਂ ਹੁੰਦਾ ਪਰ ਸ਼ੀਸ਼ਾ ਤੇ ਕੰਘੀ ਤਾਂ ਜਰੂਰ ਹੁੰਦੇ ਹਨ ਕਈ ਮੁੰਡੇ ਆਪਣੇ ਵੱਲ ਕੁੜੀਆ ਵਾਂਗ ਕਟਾਉਂਦੇ ਤੇ ਕਰਵਾਉਂਦੇ ਹਨ ਮੈਂ ਇੱਕ ਮੁੰਡੇ ਨੂੰ ਜਾਣਦਾ ਹਾਂ ਜਿਸਦਾ ਰੰਗ ਤਾਂ ਬਹੁਤ ਕਾਲਾ ਹੈ ਪਰ ਉਹ ਆਖਣ ਵਿੱਚ ਬੜੀ ਸ਼ੇਖੀ ਸਮਜਦਾ ਹੈ ਕਿ ਮੈਂ ਹਰ ਰੋਜ਼ ਇਹ ਸਾਬਣ ਮਲ ਕੇ ਨਹਾਉਂਦਾ ਹਾਂ ਉਸਨੇ ਸਿਰ ਤੇ ਪਟੇ ਰੱਖੇ ਹੋਏ ਹਨ ਅਜਿਹੇ ਵਿਦਿਆਰਥੀਆ ਭਿਣ ਭਿਣ ਫੈਸ਼ਨਾ ਦੇ ਸੂਟ ਤੇ ਜੁਤੀਆ ਰੱਖਦੇ ਹਨ ਤੇ ਆਪਣੇ ਤੇ ਮੁੱਛਾਂ ਨੂੰ ਵੀ ਕਿਸੇ ਫੈਸ਼ਨ ਵਿੱਚ ਢਾਲ ਕੇ ਕਟਾਉਂਦੇ ਹਨ ਤੁਹਾਡੇ ਫੈਸ਼ਨਾ ਬਾਰੇ ਤੁਸੀਂ ਦੱਸੋ ਵਿਦਿਆਰਥੀ ਦਾ ਮੁੱਖ ਮਕਸਦ ਹੈ ਪੜਾਈ ਵੱਲ ਧਿਆਨ ਦੇਣਾ ਕਲਾਸਾਂ ਲਾਉਣੀਆਂ, ਰੋਜ਼ਾਨਾ ਹਾਜ਼ਰ ਹੋਣਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਆਦਿ, ਪਰ ਅੱਜ ਪੜਾਈ ਸਬੰਦੀ ਵੀ ਫੈਸ਼ਨ ਵਿਚਲਿਤ ਹੋ ਗਏ ਹਨ ਪਾਠ ਪੁਸਤਕਾਲ ਦੀ ਥਾਂ ਗਾਈਡਾ ਪੜਨੀਆ

ਕਨਟੀਨਾ ਵਿੱਚ ਸਾਰਾ ਸਾਰਾ ਦਿਨ ਸਾਰਾ ਸਾਰਾ ਦਿਨ ਗੁਜ਼ਾਰਨਾ ਕ੍ਰਸ਼ਨ ਫੈਸ਼ਨ ਇੱਕ ਇਹੋ ਜਿਹਾ ਮਕਸਦ ਹੈ ਜੋ ਵਿਦਿਆਰਥੀਆ ਨੂੰ ਪੜਾਈ ਵੱਲੋਂ ਜਾਂ ਫਿਰ ਉਹਨਾਂ ਦਾ ਪੜਾਈ ਵੱਲੋਂ ਧਿਆਨ

ਪੜਾਈ ਵੀ ਓਨੀ ਜ਼ਰੂਰੀ ਹੈ ਜਿੰਨਾ ਫੈਸ਼ਨ ਜ਼ਰੂਰੀ ਹੁੰਦਾ ਹਾਂ ਫੈਸ਼ਨ

ਚਟਪਟੀਆਂ ਚੀਜ਼ਾਂ ਖਾਣੀਆ ਤੇ ਪੜਨਾ ਛੱਡ ਕੇ ਅਵਾਰਾਗਰਦੀ ਕਰਨੀ ਇਮਤਿਹਾਨਾਂ ਵਿੱਚ ਨਕਲਾਂ ਮਾਰਨੀਆ ਤੇ ਇੱਥੋਂ ਤਕ ਕੀ ਅਧਿਆਪਕਾਂ ਨਾਲ਼ ਵੀ ਗੁਸਥਾਕੀ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਅਨੁਸ਼ਾਸਨਹੀਂਣਤਾ ਸਕੂਲ ਕੋਲਜਾ ਵੱਲੋਂ ਨਿਸਚਿਤ ਕੀਤਾ ਕੀਤੀਆਂ ਗਈਆ, ਹਿਦਾਇਤਾਂ ਦੀ ਪਾਲਣਾ ਨਾ ਕਰਨੀ ਵੀ ਈਹਾ ਜਿਹਾ ਇੱਕ ਫੈਸ਼ਨ ਬਣ ਗਿਆ ਹੈ ਇਹਨਾਂ ਨੂੰ, ਸੰਨਸਥਾਵਾਂ ਵੱਲੋਂ ਜਾਰੀ ਕੀਤਾ ਗਿਆ ਜੁਰਮਾਨਾ ਅਦਾ ਮਨਜ਼ੂਰ ਹੈ ਪਰ ਹੁਕਮ ਹਦੂਲੀ ਤੋਂ

ਬਲਕਿ ਉਹ ਤਾਂ ਕਨਟੀਨਾ ਵਿੱਚ ਬਹਿ ਕੇ ਚਾਹ ਕਾਫੀ ਤੇ ਚਟਪਟੀਆਂ ਤਲੀਂਆ ਹੋਈਆ ਚੀਜ਼ਾਂ, ਜੰਕ ਫੂਡ, ਪੇਸਟ੍ਰੀਆ ਪੇਸਟ੍ਰੀਆ ਲੈ ਕੇ ਆਪਣਾ ਰੋਹ੍ਬ ਜਿਹਾ ਜਮਾਉਂਦੇ ਹਨ ਅਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕੀ ਸ਼ਰੀਰਕ ਪਹਿਰਾਵਾ, ਜੀਵਨ ਦਾ ਇੱਕ ਜ਼ਰੂਰੀ ਅੰਗ ਹੈ, ਇਸਤੋਂ ਸਾਡੀਆ ਪਸੰਦਾਂ ਤੇ ਨਾ ਪਸੰਦਾਂ ਦਾ ਪਤਾ ਲੱਗਦਾ ਹੈ ਇੱਥੋਂ ਤਕ ਕੀ ਇਹ ਸਾਡੇ ਸਭਿਆਚਾਰ ਤੇ ਆਚਰਣ ਦੀ ਗਵਾਹੀ ਭਰਦਾ ਹੈ, ਪਰ ਇਹ ਦਿਖਾਵੇ ਫ਼ਜ਼ੂਲ ਤੇ ਫ਼ਜ਼ੂਲ ਖਰਚਾ ਇੰਨਾ ਨਹੀਂ ਹੋਣਾ ਚਾਹੀਦਾ ਇਹ ਸਾਫ ਸੁਥਰਾ ਤੇ ਸਾਦਾ ਹੋਣਾ ਚਾਹੀਦਾ ਹੈ ਅਤੇ ਮੋਸਮ ਤੇ ਵਾਤਾਵਰਣ ਦੇ ਅਨੁਸਾਰ ਹੋਣਾ ਚਾਹੀਦਾ ਹੈ ਸੋਹਣਾ ਪਹਿਰਾਵਾ ਪਾਉਣਾ ਗੁਨਾਹ ਨਹੀਂ ਪਰ ਇਹ ਸ਼ਰੀਰ ਦੇ ਅੰਗ ਨੂੰ ਨੰਗੇ ਕਰਕੇ ਉਨਾਂ ਦੀ ਪ੍ਰਦਰਸ਼ਨੀ ਕਰਨ ਵਾਲਾ ਰੁਤਬਾ ਨਹੀਂ ਹੋਣਾ ਚਾਹੀਦਾ ਸਾਨੂੰ ਅੰਨੇਵਾਹ ਫੈਸ਼ਨ ਫ਼ਜ਼ੂਲ ਪ੍ਰਸਤ ਨਹੀਂ ਹੋਣਾ ਚਾਹੀਦਾ ਸਗੋਂ ਇਹਨਾਂ ਨੂੰ ਅਪਣਾਉਂਦਿਆ ਸਾਦਗੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਸਾਨੂੰ ਹਮੇਸ਼ਾ ਏਹੀ, ਸਿੱਖਿਆ ਲੈਣੀ ਚਾਹੀਦੀ ਹੈ ਕੀ ਕੀ ਸਾਦਾ ਜੀਵਨ ਉੱਚ ਵਿਚਾਰ ਨਾ ਕਿ ਫੈਸ਼ਨਾ ਦੇ ਵੱਲ ਜਾਣਾ ਚਾਹੀਦਾ ਹੈ ਫੈਸ਼ਨ ਤਾਂ ਨਿੱਤ ਨਵੇ ਹਰਵ ਹਰੇ ਹਰੇਕ ਦਮ, ਹਰ ਵਕਤ ਬਦਲਦੇ ਹੀਂ ਰਹਿੰਦੇ ਹਨ ਤੇ ਫੈਸ਼ਨਾ ਨੂੰ ਧਿਆਨ ਵਿੱਚ ਨਹੀਂ ਰੱਖਣਾ ਚਾਹੀਦਾ ਤੇ, ਆਪਣਾ ਜੀਵਨ

ਫ਼ੈਸ਼ਨਾ ਵੱਲ ਨਾ ਭੱਜ ਕੇ, ਆਪਣੀਆ ਜਿਮੇਦਾਰੀਆਂ ਨੂੰ ਸਮਜਣਾ ਚਾਹੀਦਾ ਹੈ, ਆਪਣੇ ਪਰਿਵਾਰ ਦੀਆ, ਆਪਣੇ ਘਰ ਦੀਆ ਜਿੱਮੇਦਾਰੀਆ ਨੂੰ ਸਮਜਣਾ ਚਾਹੀਦਾ ਹੈ ਫ਼ੈਸ਼ਨਾ ਵੱਲ ਭੱਜ ਕੇ ਕੁਛ ਨਹੀਂ ਮਿਲਣਾ ਜੋ ਸਾਡੇ ਦੇਸ਼ ਦਾ ਸਾਡੇ ਸਹਿਰ ਦਾ, ਸਾਡੇ ਪੰਜਾਬ ਦਾ ਹਰ ਥਾਂ ਦਾ ਜਿਹੜਾ ਜਿਹੜਾ, ਫੈਸ਼ਨ ਐ, ਉਹ ਫੈਸ਼ਨ ਨੂੰ ਅਪਣਾਉਣਾ ਚਾਹੀਦਾ ਹੈ, ਦੂਜਿਆ ਦੇ ਫ਼ੈਸ਼ਨਾ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਤੇ ਸਾਦਾ ਜੀਵਨ ਉੱਚ ਵਿਚਾਰ ਦੀ ਹੀਂ ਕਾਮਨਾ ਕਰਨੀ ਚਾਹੀਦੀ ਹੈ ਟਾਂ ਹੀਂ ਸਾਦਾ ਦੇਸ਼ ਤਰੱਕੀ ਕਰ ਸਕਦਾ ਹੈ ਫ਼ੈਸ਼ਨਾ ਵੱਲ ਦੇਖ ਕੇ, ਫ਼ੈਸ਼ਨਾ ਵੱਲ ਭੱਜ ਕੇ ਕੁਜ ਨਹੀਂ ਮਿਲਣਾ

ਫ਼ੈਸ਼ਨਾ ਨੂੰ ਤਿਆਗੋ, ਆਪਣੇ ਜ਼ਿਮੇਦਾਰੀਆ ਨੂੰ ਸਮਜ ਕੇ ਕੰਮ ਕਰੋ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

ਹਾਂਜੀ। ਅੱਜ ਦਾ ਜੋ ਕਿ ਵਿਸ਼ਾ ਖੇਤੀਬਾੜੀ ਉੱਪਰ ਹੈ ਅੱਜ ਆਪਾਂ ਖੇਤੀਬਾੜੀ ਉੱਪਰ ਚਰਚਾ ਕਰਾਂਗੇ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਖੇਤੀਬਾੜੀ ਕਿਵੇਂ ਕੀਤੀ ਜਾਂਦੀ ਹੈ ਅਤੇ ਪੁਰਾਣੇ ਸਮੇਂ ਵਿੱਚ ਜੋ ਖੇਤੀਬਾੜੀ ਕੀਤੀ ਜਾਂਦੀ ਹੈ ਉਸ ਵਿੱਚ ਕੀ ਪਰਿਵਰਤਨ ਦੇਖਿਆ ਗਿਆ ਹੈ ਜਿਵੇਂ ਕਿ ਆਪਾਂ ਦੇਖਦੇ ਹੀ ਹਾਂ

ਨਿਰਭਰ ਸੀ ਅਤੇ ਹੁਣ ਦੇ ਸਮੇਂ ਵਿੱਚ ਖੇਤੀਬਾੜੀ ਵਿੱਚ ਕਈ ਨਵੇਂ ਤਰ੍ਹਾਂ ਦੇ ਮਸ਼ੀਨੀ ਯੰਤਰ ਵਰਤੇ ਜਾਂਦੇ ਹਨ ਉਹਨਾਂ ਨਵੇਂ ਮਸ਼ੀਨੀ ਯੰਤਰਾਂ ਬਾਰੇ ਤੁਸੀਂ ਕੀ ਜਾਣਦੇ ਹੋ ਜਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ।

ਪੁਰਾਣੇ time ਵਿੱਚ ਸਿਰਫ਼ ਬਲਦਾਂ ਅਤੇ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ ਜ਼ਮੀਨ ਨੂੰ ਵਾਹੁਣ ਲਈ ਜ਼ਮੀਨ ਨੂੰ ਪੱਧਰਾ ਕਰਨ ਲਈ ਹਲਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਾਂ ਲੱਕੜ ਦੇ ਸੁਹਾਗਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਅੱਜ ਦੇ time ਵਿੱਚ ਜ਼ਮੀਨ ਨੂੰ ਵਾਹੁਣ ਲਈ ਰੂਟਾਵੇਟਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜਿੰਨਾਂ ਨਾਲ ਕਿਸਾਨੀ ਦਾ ਕੰਮ ਬਹੁਤ ਜ਼ਿਆਦਾ ਸੁਖਾਲਾ ਹੋ ਗਿਆ ਹੈ ਇਸ ਤੋਂ ਇਲਾਵਾ ਸਿੰਚਾਈ ਦੇ ਵੀ ਬਹੁਤ ਜ਼ਿਆਦਾ ਸਾਧਨ ਅੰਤਰ ਆ ਗਿਆ ਹੈ ਸਿੰਚਾਈ ਦੇ ਸਾਧਨਾਂ ਵਿੱਚ ਵੀ ਪਹਿਲਾਂ ਦੇ ਸਮੇਂ ਵਿੱਚ ਸਿਰਫ਼ ਖੂਹਾਂ ਅਤੇ ਬਾਰਿਸ਼ ਦੇ ਮੀਂਹਾਂ ਦੇ ਪਾਣੀ ਤੇ ਨਿਰਭਰ ਕੀਤਾ ਜਾਂਦਾ ਸੀ ਤੇ ਅੱਜ ਦੇ time ਵਿੱਚ ਸਿੰਚਾਈ ਦੇ ਨਵੇਂ ਨਵੇਂ ਸਾਧਨ ਜਿੱਦਾਂ ਨਹਿਰਾਂ ਦਾ ਵਿਕਾਸ ਹੋ ਗਿਆ ਹੈ ਤੇ ਟਿਊਬਵੈਲ ਮੋਟਰਾਂ ਆਦਿ ਦਾ ਵਰਤੋਂ ਕੀਤੀ ਜਾਂਦੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਜੋ ਖੇਤੀਬਾੜੀ ਸੀ ਪੁਰਾਣੇ ਸਮਿਆਂ ਵਿੱਚ ਤੁਸੀਂ ਕਹਿ ਰਹੇ ਹੋ ਕਿ ਕੇਵਲ ਬਾਰਿਸ਼ ਉੱਪਰ ਨਿਰਭਰ ਕਰਦੀ ਸੀ, ਇਸਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੁਰਾਣੇ ਸਮੇਂ ਵਿੱਚ ਜੋ ਖੇਤੀਬਾੜੀ ਸੀ ਉਹ ਮੌਸਮ ਉੱਪਰ ਕਿਤੇ ਨਿਰਭਰ ਕਰਦੀ ਸੀ ਕਿਉਂਕਿ ਜੇ ਮੌਸਮ ਚੰਗਾ ਹੈ ਤਾਂ ਖੇਤੀਬਾੜੀ ਚੰਗੀ ਹੋ ਪਾਉਂਦੀ ਸੀ ਜਿਵੇਂ ਕਿ ਜਿਵੇਂ ਕਿ ਜੇ ਮੌਸਮ ਬਾਰਿਸ਼ ਵਾਲਾ ਹੈ ਤਾਂ ਹੀ ਫ਼ਸਲ ਨੂੰ ਉਗਾਇਆ ਜਾ ਸਕਦਾ ਸੀ ਜੇਕਰ ਬਾਰਿਸ਼ ਨਹੀਂ ਹੁੰਦੀ ਸੀ ਤਾਂ ਫ਼ਸਲ ਨੂੰ ਉਗਾਉਣਾ ਬਹੁਤ ਔਖਾ ਸੀ ਪਰੰਤੂ ਅੱਜ ਦੇ ਸਮੇਂ ਵਿੱਚ ਖੇਤੀ ਕਰਨਾ ਕਿਤੇ ਬਹੁਤ ਹੀ ਸੌਖਾ ਹੋ ਗਿਆ ਹੈ, ਜਿਵੇਂ ਕਿ ਤੁਸੀਂ ਕਿਹਾ ਸੀ ਕਿ ਪੁਰਾਣੇ ਸਮੇਂ ਵਿੱਚ ਖੇਤ ਨੂੰ ਸਿੰਚਾਈ ਕਰਨ ਦੇ ਲਈ ਖੂਹ ਜਾਂ ਨਹਿਰਾਂ ਦੇ ਪਾਣੀ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ ਪਰੰਤੂ ਅੱਜ ਦੇ ਸਮੇਂ ਵਿੱਚ ਖੂਹਾਂ ਨਹਿਰਾਂ ਇਸਦੇ ਪਾਣੀ ਤੋਂ ਇਲਾਵਾ ਟਿਊਬਵੈਲ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਖੇਤ ਨੂੰ ਸਮੇਂ ਸਿਰ ਪਾਣੀ ਮਿਲ ਪਾਉਂਦਾ ਹੈ ਅਤੇ ਫ਼ਸਲ ਦੀ ਸਿੰਚਾਈ ਹੋ ਪਾਉਂਦੀ ਹੈ ਮੈਂ ਇਸ ਉੱਪਰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਖੇਤੀਬਾੜੀ ਉੱਪਰ ਮੌਸਮ ਦਾ ਬਹੁਤ ਜ਼ਿਆਦਾ ਪ੍ਰਭਾਵ ਵੇਖਿਆ ਜਾਂਦਾ ਹੈ। ਜਿਵੇਂ ਕਿ ਜੇਕਰ ਮੌਸਮ ਸਰਦੀ ਵਾਲਾ ਹੈ ਜਾਂ ਫਿਰ ਜ਼ਿਆਦਾ ਗਰਮੀ ਵਾਲਾ ਹੈ ਉਸਦਾ ਵੀ ਫ਼ਸਲ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ